ਕਹਿੰਦੇ ਗੀਧੇ ਵਿੱਚ ਨੱਚਦੀ ਦਾ ਦੇਵੇ ਰੂਪ ਦੁਹਾਈਆਂ ਗਿੱਧੇ ਵਿੱਚ

ਦੇਖਲੋ ਇੱਕ ਜਗ੍ਹਾ ਉਹਨੇ ਕੀ ਕਰਿਆ ਨਾਨਕੇ ਦੀ ਸਿਫਤ ਕਰਤ ਉਹਨਾ ਦੀ ਸਿਫਤ

ਨਿੱਕੇ ਹੁੰਦੇ ਛੋਟੇ ਹੁੰਦੇ ਨਾਨਕੇ ਜਾਂਦੇ ਹੁੰਦੇ ਸੀਗੇ ਦੁੱਧ ਮਲਾਈਆਂ ਖਾਂਦੇ ਸੀਗੇ

ਉਸਤੇ ਬਾਅਦ ਤਾਂ ਫ਼ੇਰ ਸੋਹਰੇ ਜੋਗੇ ਰਿਹ ਜਾਂਦੀ ਆ

ਹਾੜੀ ਹੁਡੀ ਕਦੇ ਕੋਈ ਖਾਸ ਪ੍ਰੋਗਰਾਮ ਆ ਵਿਆਹ ਆਗਿਆ ਮਰ੍ਗਦ ਤਾਂ ਕਿਤੇ ਨਿਕਲ ਹੁੰਦਾ

ਆ ਹੁਣ ਇੱਕ ਮੇਰੇ ਵੀ ਦਿਮਾਗ ਚ ਆਈ ਕਿ ਭੂਆ ਤੇ ਬਣਾਈ ਹੋਈ ਹੈ

ਬਣ ਕੇ ਪਟੋਲਾ ਭੂਆ ਆਈ ਮੱਥੇ ਚੋਕ ਸਜ਼ਾ ਕੇ

ਪਟੋਲਾ ਭੂਆ ਆਈ ਮੱਥੇ ਤੋਪ ਸਜ਼ਾ ਕੇ ਸਜ਼ਾ ਕੇ ਨੀ ਵਿਹੜਾ ਪੱਟ ਸੁੱਟਿਆ ਘੱਗਰਾ ਸੁਤ ਦਾ ਪਾ ਕੇ ਉਹ ਆਗੇ ਘੱਗਰਾ ਸੁਤਾ ਪਾ ਕੇ

ਘੱਗਰੇ ਪਾਉਂਦੇ ਸੀਗੇ

ਬਸ ਇੱਕ ਨਾਮ change ਕਰਤਾ ਘੱਗਰਾ ਕੁਝ ਬੋਲਣ odd ਜਾ ਲੱਗਦਾ ਵੀ ਘੱਗਰਾ ਹੈ ਪਰ ਜਿਹੜਾ ਲਹਿੰਗਾ ਹੈ ਸੋਹਣਾ ਲੱਗਦਾ ਸੁਣਨ ਚ ਬੋਲਣ ਚ ਵਧੀਆ ਲੱਗਦਾ

ਵਿਆਹਾਂ ਤੇ ਬਹੁਤ ਨੇ ਜਾਗੋ

ਜਿਦਾਂ ਹੁਣ ਕਹਿੰਦੇ ਹੁੰਦੇ ਸੀਗੇ ਆਹ ਵਿਆਵਾਂ ਜਦੋਂ ਢੋਲੀ ਲੱਗਦਾ

ਖੰਡੇ ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਆਂਦਾ ਯਾਮਾ ਭੰਗੜਾ ਤਾਂ ਜਚਦਾ ਜੇ ਨੱਚੇ ਮੁੰਡੇ ਦਾ ਮਾਮਾ

ਹੈਂ ਦੇਖਲੋ ਮਾਮੇ ਦੀ ਸਿਫਤ ਕਰਤੀ

ਕੁਛ ਹੋ ਕੇ ਢੋਲੀ ਨੂੰ ਕੁਛ ਦੇ ਦਵੇ

ਹਨਾ ਵੀ ਸ਼ਗਨ ਸ਼ੁਗਣ ਦਵੇ ਕੋਈ ਢੋਲੀ ਨੂੰ ਇਹ ਤਾਂ ਹੈ ਕਈਆਂ ਕਹਿੰਦੇ ਇੱਕ ਹੋਰ ਵੀ ਸੀ ਕਹਿੰਦੇ ਫੀਤਾ ਫੀਤਾ ਫੀਤਾ ਇਹਨਾ ਨੇ ਕੀ ਨੱਚਣਾ ਇਹਨਾ ਦੁੱਧ ਬੱਕਰੀ ਦਾ ਪੀਤਾ ਹਾਂ ਦੁੱਧ ਬੱਕਰੀ ਦਾ ਪੀਤਾ

ਵੀ ਇਹਦੇ ਨਾਲ ਨੀ ਉਹ ਕੁਛ ਹੁੰਦਾ

ਕਹਿੰਦਾ ਧਾਈਏ ਧਾਈਏ ਧਾਈਏ ਧਰਤੀ ਪੱਟ ਸੁੱਟੀਏ ਅਸੀਂ ਜਿੱਥੇ ਮੇਲਣਾ ਜਾਈਏ

ਵੀ ਇੱਦਾਂ ਕਹਿੰਦੇ ਜਿੱਥੇ ਅਮ ਕੁੜੀਆਂ ਕੱਠੀਆਂ ਹੋ ਕੇ ਜਾਂਦੀਆਂ ਨੇ ਵਿਆਹ ਚ ਜਾਂਦੀਆਂ ਨੇ ਮੇਲਿਆਂ ਚ ਜਾਂਦੀਆਂ ਵੀ ਕਹਿਨੇ ਆ ਵੀ ਇੱਕ ਕਿਸਮ ਦਾ ਗਾਹ ਪਾਇਆ ਹੁੰਦਾ ਬਿਲਕੁਲ ਜੀ ਬਿਲਕੁਲ

ਜਿੱਦਾਂ ਕਹਿੰਦੇ ਨੇ ਕਿਸੇ ਨੇ ਕਹਾਵਤ ਪਾਈ ਹੈ ਕਹਿੰਦਾ ਬੱਕਰੀਆਂ ਕਪਾਹ ਚ

ਹਰੇਕ ਇਹੋ ਚੀਜ਼ ਆ ਅੱਗੇ ਉਹ ਸੀਠਨੀਆ ਬੁਲਾਉਂਦੇ ਸੀ ਜਦੋਂ ਆਉਂਦੇ ਸੀ ਨਾਨਕੇ ਆਉਂਦੇ ਸੀ

ਇਹਦਾ ਇੱਕ ਇਹ ਹੈ ਨਾਨਕਿਆ ਉਸ ਪਿੰਡੋਂ ਆਈ ਹਾਂ ਜਿੱਥੇ ਕਿੱਕਰ ਵੀ ਨਾ ਇਹਨਾ ਦੇ ਛੱਜਾ ਵਰਗੇ ਪੈਰ ਪੇਰੀ ਛਿੱਤਰ ਵੀ ਨਾ ਪੇਰੀ ਛਿੱਤਰ ਵੀ ਨਾ

ਪਰ ਇਹ ਸਿੱਠਨੀਆ ਪਤਾ ਕੀ ਹੈ ਕਈ ਵਾਰ ਲੜਾਈਆਂ ਵੀ ਹੋ ਜਾਂਦੀਆਂ

ਜਿੱਧਰ ਅਸੀਂ ਗਏ ਵਿਆਹ ਉੱਥੇ ਕੁੜੀਆਂ ਨੇ ਕੁਛ ਗਈਆਂ ਹੋਣੀਆ ਉਹ ਬੋਲੀ ਪਾਈ ਹੋਣੀ ਸਿੱਠਨੀ ਪਾਈ ਹੋਣੀ ਸਿੱਠਨੀ ਪਾਈ ਹੋਣੀ ਮੁੰਡੇ ਨੇ ਪਾਤੀ ਕਹਿੰਦਾ ਬਾਰੀ ਬਰਸੀ ਨਾ

ਵਸ ਮੈਂ ਕਿਹਾ ਤੁਸੀਂ ਤਾਂ ਸਾਲਿਓ ਉਹ ਪਾ ਲੜਾਈ ਪਾ ਲੈਣੀ ਸੀ

ਉਹਨੇ ਆਪਦੇ ਵੱਲੋਂ ਤਾਂ ਸ਼ੰਦ ਸੁਨਾਤਾ ਉਹੀ ਆ ਨਾ ਵੀ ਅੱਜਕਲ ਇਹਦੀ ਮਤਲਬ ਉਹ ਕਰਦੇ ਨੇ ਹੋਰ ਕਹਿੰਦਾ ਸੁਣ ਵੇ ਚਾਚਾ ਸੁਣ ਵੇ ਤਾਇਆ ਸੁਣ ਵੇ ਬਾਬਲਾ ਮੋਢੀ ਦਾਰੂ ਪੀਣੀ ਜੇ ਧੀ ਵੀ ਕ ਅਮ ਕਿਉ ਡੋਬੀ ਦਾਰੂ ਪੀਣੀ ਵੇ

ਇਹ ਮਤਲਬ ਵੀ ਇਹ ਮੈਨੂੰ ਲੱਗਦਾ ਵੀ ਇੱਕ ਕੁੜੀ ਨੇ ਆਪਣੇ ਤਾਏ ਚਾਚੇ ਜਾਂ ਉਹਨੂੰ ਕੁਛ ਕਿਹਾ ਕਿਤੇ ਨਾ ਕਿਤੇ ਕਹਿੰਦੇ ਨੇ ਜੀ ਆਪਣਾ ਗਾਲਾਂ ਕੱਢੀਆਂ ਜਾ ਵੀ ਕਿੱਥੋਂ ਡਬੋਤੀ

ਜਿੱਦਾਂ ਕਹਿਨੇ ਆ ਵੀ ਆਪ ਦਾਰੂ ਪੀਨੇ ਆਲੇ ਸੀਗਾ ਤੇ ਅੱਗੇ ਮੁੰਡਾ ਵੀ ਦਾਰੂ ਪੀਣ ਆਲਾ ਲੱਭਤਾ

ਨਾ ਸੁਣ ਚਾਚਾ ਸੁਣ ਵੇ ਤਾਇਆ ਸੁਣ ਵੇ ਬਾਬਲਾ ਆਪਣੇ ਬ੍ਬਾਪ ਨੂੰ ਵੀ ਕਹਿੰਦੀ ਆ daddy ਨੂੰ

ਮੋਢੀ ਬਣੀ ਫਿਰਦੇ ਆਂ ਕਹਿੰਦਾ ਦਾਰੂ ਪੀਣੀ ਦੇ ਆਪੇ ਤਾਂ ਕਹਿੰਦੇ ਦਾਰੂ ਪਈ ਜਾਂਦੇ ਆਂ ਕਿਵੇਂ ਕੰਜੂ ਕਿਉ ਡੋਬੀ

ਹਾਂ ਵੀ ਉਹਦੇ ਕੋਲ ਡਬੋਤੇ ਤੇਨੇ ਉਹ ਵੀ ਦਾਰੂ ਪੀਣ ਆਲਾ ਨਿਕਲਿਆ ਦਾਰੂ ਪੀਣੀ

ਰੰਨ ਬਾਬੇ ਦੀ ਵੀ ਇਹਦੇ ਵਿੱਚ ਕੀ ਕਿਹਾ ਕਹਿੰਦਾ ਵੀ ਜਿਹੜੀ ਗਿੱਧਾ ਨੀ ਪਾਉਗੀ ਉਹਦਾ ਕਿਸੇ ਬਾਬੇ ਬੁਬੇ ਨਾਲ ਹੀ ਵਿਆਹ ਹੋਊ

ਮੁੰਡੇ ਨਾਲ ਨੀ ਹੁੰਦਾ ਵੀ ਜਿਹਨੂੰ ਨੱਚਣਾ ਨਹੀ ਆਉਂਦਾ

ਕਹਿੰਦਾ ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਈ ਥਾਲੀ ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਈ ਥਾਲੀ ਕੈਦ ਕਰਾ ਦੂਂ ਮੈਂ ਡਿਪਟੀ ਦੀ ਸਾਲੀ

ਕਹਿੰਦੀ ਮੈਂ ਡਿਪਟੀ ਦੀ ਸਾਲੀ ਹਾਂ

ਦੇਖਲੋ ਕਹਿਣ ਦਾ ਵੀ ਆਪਣੇ ਮਤਲਬ ਦਾ ਜਿਵੇਂ ਮਰਜੀ ਕਰੀ ਜਾਓ ਮਜਾਕ ਕਰੀ ਜਾਓ ਕੋਈ ਗੁੱਸਾ ਨੀ ਕਰਦਾ ਬਸ ਇੱਕ ਉਹ ਕਰਨਾ ਹੁੰਦਾ ਵੀ ਇਸ ਤਰ੍ਹਾਂ ਉਹੇ ਨਾਲ ਮਿਲ ਕੇ ਚੱਲੀ ਜਾਂਦਾ ਉਹਦੇ ਕਰਕੇ ਕਹਿੰਦਾ ਹਾਂ ਕਹਿੰਦਾ ਉੱਚੇ ਟਿੱਬੇ ਮੈਂ ਭਾਂਡੇ ਮਾਂਜਦੀ ਉੱਤੋਂ ਰੁੜ ਗਿਆ ਗਿਲਾਸ

ਕਹਿੰਦਾ ਹੁਣ ਕਿਉ ਰੋਂਦੀ ਆ ਜੀਜਾ ਲੈਗਿਆ ਸਾਕ

ਹਾਂ ਵੀ ਹੁਣ ਕਿਉ ਰੋੰਨੀ ਆ ਜੇ ਤੇਰਾ ਜੀਜਾ ਲੈਗਿਆ ਸਾਕ

ਬਸ ਉੱਚੇ ਟਿੱਬੇ ਮੈਂ ਤਾਨਾ ਤਨਦੀ ਦੁਰ ਵੱਜੇ ਇੱਕ ਤਾਰਾ

ਖੂਹ ਤੇ ਮਿਲ ਮੁੰਡਿਆ ਸ਼ਕ ਕਰਦਾ ਪਿੰਡ ਸਾਰਾ ਇਹ ਤਾਂ ਇਹੀ ਰਾਂਝਾ ਬਣੀ ਫਿਰਦੇ ਆ

ਹਾਂ ਕਹਿੰਦਾ ਖੂਹ ਤੇ ਮਿਲ ਮਿਤਰਾ ਜੇ ਇਹਨੂੰ ਪੁੱਛੇ ਵੀ ਖੂਹ ਤੇ ਕਿਹੜਾ ਕੋਈ ਨਹੀ ਆਉਂਦਾ

ਇੱਕ ਉਹ ਸੀ ਵੀ ਅਮ ਕਹਿਲੋ ਵੀ ਖੂਹ ਤੇ ਜਾਂ ਸੁਣਨ ਜਾਂ ਇੱਕਲਾ ਪਨ ਜਾਂ ਹੋਰ ਜਿਸ ਤਰਾਂ ਵੀ ਏਹੋਜਿਹੀ ਜਗ੍ਹਾ ਮਿਲਦੀ ਜਿੱਥੇ ਕੋਈ ਨਾ ਹੋਵੇ ਕਹਿਣ ਦਾ

ਕਹਿੰਦਾ ਉਰੀ ਉਰੀ ਉਰੀ ਵੇ ਦੁੱਧ ਜੇਠ ਨੇ ਘੂਰੀ ਵੇ

ਹੁਣ ਇਹਨੂੰ ਪੁੱਛੇ ਵੀ ਵੀ ਜੇਠ ਘੁਰੁ ਗਾ ਹੀ ਜੇ ਤੂੰ ਦੁੱਧ ਡੋਲੀ ਜਾਇਂਗੀ ਦੇਖਲੋ

ਸਾਕ ਭਤੀਜੀ ਦਾ ਲੈਕੇ ਆਈ ਭੂਆ ਆ ਜਿਹੜਾ ਤੁਸੀਂ ਪਹਿਲਾਂ ਕਿਹਾ ਸਾਕ ਸੁਕ ਆਲਾ

ਕਹਿੰਦੇ ਹਾੜ ਦਾ ਮਹੀਨਾ ਚੋਵੇ ਮੱਥੇ ਉੱਤੋਂ ਪਸੀਨਾ

ਹਾੜ ਦਾ ਮਹੀਨਾ ਚੋਵੇ ਮੱਥੇ ਤੋਂ ਪਸੀਨਾ ਵੇ ਕੀ ਧੁੱਪ ਧੁੱਪ ਲਾਈ ਹੈ ਤਾਣ ਛਤਰੀ ਵੇ ਲੋੰਡਨੋ ਮੰਗਵਾਈ

ਪਰ ਉਰੇ ਜਿਹੜਾ ਕੋਈ ਹਾੜ ਦੇ ਮਹੀਨੇ ਪਰ ਜਿਹੜਾ ਜੇਠ ਦਾ ਮਹੀਨਾ ਹੈ

ਕਹਿੰਦੇ ਜੇਠ ਦਾ ਮਹੀਨਾ ਆ ਗਿਆ ਘੁੰਡ ਕੱਡ ਲੋ

ਘੁੰਡ ਕੱਢ ਲੋ ਵੀ ਤਾਹੀ ਦੇਖਿਆ ਨੀ ਜੇਠ ਦੇ ਮਹੀਨੇ ਧੁੱਪ ਇੰਨੀ ਤੇਜ਼ ਹੈ ਕੁੜੀਆਂ ਨੇ ਮੁੰਹ ਢਕ ਲੈਂਦੀਆਂ ਨੇ

ਹੁਣ ਕਿਸੇ ਨੇ ਘੁੰਡ ਤੇ ਬਣਾਈ ਹੈ ਕਹਿੰਦੀ ਮਹਿੰਦੀ ਮਹਿੰਦੀ ਮਹਿੰਦੀ ਵੇ ਤੇਰੀ ਮਾਂ ਪੁਰਾਣੇ fashion ਦੀ ਮੈਨੂੰ ਘੁੜ ਘੁੰਡ ਕੱਢਣ ਨੂੰ ਕਹਿੰਦੀ

ਮਾਂ ਪੁਰਾਣੇ fashion ਦੀ ਮੈਨੂੰ ਘ੍ਯੰਡ ਕੱਢਣ ਨੂੰ ਕਹਿੰਦੀ ਵੀ ਉਹ ਉਹ ਕਹਿੰਦਾ ਕੋਰੇ ਕੋਰੇ ਕੁੱਜੇ ਵਿੱਚ ਮਿਰਚਾਂ ਮੈਂ ਰਗੜਾਂ ਸੋਹਰੇ ਦੀਆਂ ਅੱਖਾ ਵਿੱਚ ਪਾ ਦਿੰਨੀ ਆ ਘੁੰਡ ਕੱਢਨੇ ਦਾ ਜਬ੍ਹ ਹੀ ਮੁਕਾ ਦਿਨੀ ਆ

ਮਿਰਚਾਂ ਪਾ ਦਿੰਨੇ ਆ ਸੋਹਰੇ ਦੀਆਂ ਅੱਖਾ ਚ ਭਾਈ ਜੇ ਤੈਨੂੰ ਉਹ ਲੱਗਦਾ ਇੱਕ ਨਾ ਅਮਲੀ ਜਾ ਸਾਡੇ ਕੋਲ ਆ ਗਿਆ ਇੱਕ ਦਿਨ ਖਾਨ ਪੀਣ ਆਲਾ ਉਹਨੇ ਬੜਾ ਘੈਂਟ ਸੁਣਾਇਆ

ਅਮ ਦਾਤਣ ਕਰਦੀ ਕੁੜੀ ਕਵਾਰੀ

ਕਹਿੰਦਾ ਦਾਤਣ ਕਿਉਂ ਕਰਦੀ ਦੰਦ ਚਿੱਟੇ ਰੱਖਣ ਦੀ ਮਾਰੀ

ਕਹਿੰਦਾ ਮੁੰਡੇ ਕਿਉ ਫਸਾਉਂਦੀ ਵਿਆਹ ਕਰਾਉਣ ਦੀ ਮਾਰ ਕਹਿੰਦਾ ਵਿਆਹ ਕਿਉਂ ਕਰਾਉਂਦੀ ਕਾਕਾ ਜੰਮਣ ਦੀ ਮਾਰੀ ਕਹਿੰਦਾ ਕਾਕਾ ਕਿਉ ਜੰਮਦੀ ਪੰਜੀਰੀ ਖਾਣ ਦੀ ਮਾਰੀ ਇੱਡੀ ਲੰਬੀ ਉਹਨੇ ਸੁਨਾਈ ਮੇਰੇ ਤਾਂ ਅੱਧੀ ਯਾਦ ਵੀ ਨੀ ਹੈਗੀ

ਦਾ ਇੱਕ ਨੇ ਇੱਕ ਅਮ ਮੁੰਡੇ ਦੀ ਆਪਣੀ ਸੱਸ ਤੇ comment ਮਾਰਿਆ ਕਹਿੰਦਾ ਮਾਂ ਬੜੀ ਕਪੱਤੀ ਮੈਨੂੰ ਪਾਉਣ ਨਾ ਦੇਵੇ ਜੁੱਤੀ

ਹਨਾ ਮੈਂ ਵੀ ਜੁੱਤੀ ਪਾਉਣੀ ਹੈ ਮੁੰਡਿਆ ਰਾਜ਼ੀ ਰਿਹ ਜਾਂ ਗੁੱਸੇ ਤੇਰੀ

ਦੇਖਲੋ ਇੱਥੇ comment ਬਾਰੇ ਇੱਕ ਉਹ ਫਿਲਮ ਵੀ ਆਈ ਸੀਗੀ ਸੱਸ ਕੁੱਟਣੀ ਦੇਖੀ ਆ

ਅਮ ਕਹਿੰਦੇ ਸੱਸ ਕੁੱਟਣੀ ਸੰਦੂਕ ਦੇ ਉਹਲੇ

ਪਰ ਉਹ ਫਿਲ ਚ ਸਿੱਖਿਆ ਬਹੁਤ ਵੱਡੀ ਹੈ ਜੀ ਜੇ ਲੋਕ ਸਮਝਣ